ਜ਼ਲਦੀ ਨਾਲ ਇਹਦਾ ਉੱਤਰ ਦਿਓ ਜ਼ਲਦੀ ਨਾਲ। Hint ਦੇ ਦਿਨਾ ਉੱਤੇ ਇੱਕ ਨਾ golden ਪਗੋਡਾ ਨਾਮ ਦੀ ਜਗ੍ਹਾ ਇਸ ਕਰਕੇ ਉਹਨੂੰ land of golden ਪਗੋਡਾ ਕਿਹਾ ਜਾਂਦਾ hint ਦੇ ਦਿੱਤਾ ਦੇਖੋ ਜੇ ਜਮਾ ਮੈਂ ਕਹਿਨਾ ਜਮਾ ਹੀ ਰੱਦੀ ਦਿਮਾਗ ਹੋਇਆ ਪਿਆ ਜਮਾ ਖ਼ਤਮ ਹੋਏ ਪਏ ਹਾਂ ਦੋ ਚਾਰ ਚੀਜ਼ਾਂ ਪਤਾ ਹੋਣ ਕੀ ਪਤਾ ਹੋਵੇ North ਕੋਰੀਆ ਹੋ ਨੀ ਸਕਦਾ, ਇੱਕ ਬੰਦਾ ਜੇ ਤੁੱਕਾ ਲਾਊਗਾ, ਜੇ ਕੁਛ ਬੱਚੇ b ਤੁੱਕਾ ਲਾ ਰਹੇ ਆ, ਉਹ b ਪਤਾ ਕਿਉਂ ਤੁੱਕਾ ਲਾ ਰਹੇ ਆ, ਉਹ ਕਹਿੰਦੇ sir ਜੀ ਸੋਨੇ ਦਾ ਸਭ ਤੋਂ ਵੱਡਾ ਉਤਪਾਦਕ ਚੀਨ ਹੈ ਉਹ ਕਹਿੰਦੇ sir ਜੀ ਸੋਨਾ ਚੀਨ 'ਚ ਬਹੁਤ ਕੱਢਿਆ ਜਾਂਦਾ ਇਸ ਕਰਕੇ golden ਪਗੋਡਾ ਚੀਨ ਨੂੰ ਹੀ ਕਿਹਾ ਜਾਂਦਾ ਹੋਊ, ਜੇ ਇਹ ਸੋਚ ਰਹੇ ਹੋ ਤਾਂ every day is not sunday my dear, every day is not sunday my dear, answer ਆਏਗਾ ਕਿਆ ਭਾਈ Answer ਆਏਗਾ ਜੀ ਬਰਮਾ answer ਆਏਗਾ ਮਿਆਂਮਾਰ answer ਕੀ ਆਏਗਾ ਜੀ ਮਿਆਂਮਾਰ will be the right answer ਭਾਰਤ ਦਾ ਗੁਆਂਢੀ ਦੇਸ ਹੈ ਜਿਹੜਾ ਮਿਆਂਮਾਰ ਉਹਨੂੰ golden ਪਗੋਡਾ ਦੀ ਧਰਤੀ ਉਹਨੂੰ ਕਿਹਾ ਜਾਂਦਾ ਜੀ golden ਪਗੋਡਾ ਦੀ ਧਰਤੀ ਤੇ ਆ ਲਓ ਜੀ golden ਪਗੋਡਾ ਇਸੇ ਕਰਕੇ ਕਿਹਾ ਜਾਂਦਾ golden ਪਗੋਡਾ ਦੀ ਧਰਤੀ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਭਾਈ, ਲਓ ਜੀ ਇੱਕ ਵਾਰੀ like ਵਾਲਾ button ਦਬਾਓ ਯਾਰ very good, very good, very good, very good Very good ਮਿਆਂਮਾਰ sir ਮਿਆਂਮਾਰ ਚੀਨ ਵਾਲਿਓ ਤੁਹਾਡਾ ਦਿਮਾਗ ਖ਼ਰਾਬ ਹੋਇਆ ਪਿਆ ਭਾਈ every day is not sunday ਹਰੇਕ ਦਿਨ ਐਤਵਾਰ ਨਹੀਂ ਹੁੰਦਾ ਕਿਉਂਕਿ ਆਪਾਂ ਆਰਾਮ ਨਾਲ ਸੋਚਦੇ ਹਾਂ ਬਸ ਜੋ ਠੀਕ ਲੱਗਿਆ ਉਹ ਲਾ ਦਿੰਦੇ ਹਾਂ ਭਾਈ, ਇੱਥੇ ਆ ਕੇ ਸਾਰੀ ਗੜਬੜ ਹੁੰਦੀ ਹੈ ਇੱਥੇ ਆ ਕੇ ਸਾਰੀ ਗੜਬੜ ਹੋ ਜਾਂਦੀ ਹੈ ਲਓ ਜੀ note ਕਰ ਲਓ ਚਲੋ ਅਗਲਾ question ਆ ਗਿਆ ਲਓ ਜੀ ਸਵਿਧਾਨ ਸਭਾ ਦੇ ਰਾ~ ਵਿੱਚ ਰਾਸ਼ਟਰੀ ਗੀਤ ਕਦੋਂ ਅਪਣਾਇਆ ਗਿਆ, ਸਵਿਧਾਨ ਸਭਾ ਨੇ ਰਾਸ਼ਟਰੀ ਗੀਤ ਕਦੋਂ ਅਪਣਾਇਆ ਪਹਿਲਾਂ ਆਪਾਂ ਸਵਿਧਾਨ ਸਭਾ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈਏ ਤੁਸੀਂ ਨਾਲ ਨਾਲ answer ਦਿਓ ਤੇ like ਤੇ live ਬਰਾਬਰ ਕਰੋ ਪਹਿਲਾਂ ਪਹਿਲਾਂ like ਤੇ live ਵਾਲਾ button ਦਬਾਓ ਸਾਰੇ ਜਾਣੇ like ਤੇ live ਬਰਾਬਰ ਕਰੋ ਫਿਰ ਆਪਾਂ ਇਸ question ਦੇ ਉੱਤੇ ਆਉਂਦੇ ਹਾਂ ਸਾਰੇ ਜਾਣੇ ਇੱਕ ਵਾਰੀ like ਤੇ live ਉਹ ਭਾਈ ਮੈਨੂੰ ਨੀ ਲੱਗਦਾ ਹਾਲੇ ਤੱਕ ਅਗੂੰਠਿਆ ਤੇ ਤੁਹਾਡੇ ਹੱਥ ਲੱਗਿਆ ਹੋਊਗਾ ਮਤਲਬ ਰੰਗ ਵਗ਼ੈਰਾ ਲੱਗਿਆ ਹੋਏਗਾ ਹਾਲੇ ਹੱਥਾਂ ਦੇ ਉੱਤੇ ਵੀ ਹੱਥ ਨੀ ਤੁਸੀਂ ਲਾ ਰਹੇ phone ਨੂੰ ਰੰਗ ਰੁੰਗ ਤੁਹਾਡਾ ਬਹੁਤ time ਦਾ ਉੱਤਰ ਗਿਆ, ਹਾਂ ਪਰ ਇੱਕ ਗੱਲ ਧਿਆਨ ਰੱਖਿਓ ਜੇੜਾ ਕੰਨਾਂ ਕੁੰਨਾਂ 'ਚ ਰੰਗ ਫਸਿਆ ਵਾਲਾਂ ਵੂਲਾਂ 'ਚ ਫਸਿਆ ਉਹ ਧੋ ਧੂ ਲਇਓ ਭਾਈ ਕਿਤੇ ਰਾਤ ਨੂੰ ਸੌ ਸੂ ਜਾਓ ਨਾ ਤੜਕੇ ਬੇਬੇ ਭ~ ਆਪਾਂ ਨੂੰ ਭਜਾਈ ਫਿਰੇਗੀ ਆਹ ਸਿਰਾਹਣਾ ਤੂੰ ਲਿਬੇੜਿਆ, ਜਿਹੜਾ ਰਾਤ ਸੁੱਤਾ ਪਿਆ ਸੀ ਤੂੰ ਨਾ ਆਹ ਗ~ ਸਿਰਾਹਣਾ ਗੁਲਾਬੀ ਰੰਗ ਦਾ ਕਰ ਰੱਖਿਆ ਜਿਹੜਾ, ਚਿੱਟੇ ਸਿਰਾਹਣੇ ਨੂੰ ਗੁਲਾਬੀ ਨਾ ਕਰ ਤੜਕੇ ਉੱਠ ਕੇ ਲਓ ਭਾਈ ਦੇਖੋ ਕਹਿੰਦੇ assembly adopt ਕੀਤਾ ਕੀ national anthem national ਐ~ anthem ਕਦੋਂ adopt ਕੀਤਾ ਭਾਈ ਆਪਾਂ ਕੀਤਾ ਚੌਵੀ ਜਨਵਰੀ ਤੇ ਉੱਨੀ ਸੌ ਪੰਜਾਹ ਨੂੰ। ਚੌਵੀ ਜਨਵਰੀ ਉੱਨੀ ਸੌ ਪੰਜਾਹ ਨੂੰ ਆਪਾਂ national anthem ਭਾਰਤ ਦਾ ਜੋ ਹੈ ਜਨ ਗਨ ਮਨ ਉਹ ਆਪਾਂ adopt ਕੀਤਾ ਹੈ ਪਿਆਰੇ ਸਾਥੀਓ ਜੇ ਮੈਂ ਪੁੱਛਾਂ ਪਹਿਲੀ ਵਾਰੀ ਗਾਇਆ ਕਦੋਂ ਗਿਆ, ਪਹਿਲੀ ਵਾਰੀ national anthem ਗਾਇਆ ਗਿਆ ਭਾਰਤ ਦੇ ਵਿੱਚ ਉੱਨੀ ਸੌ ਤੇ ਗਿਆਰਾਂ ਈਸਵੀ ਦੇ ਵਿੱਚ national anthem first time sung in ਇੰਡੀਆ ਕਦੋਂ ਗਾਇਆ ਗਿਆ ਸੀ ਉੱਨੀ ਸੌ ਗਿਆਰਾਂ ਦੇ ਵਿੱਚ ਦਿੱਲੀ ਦਰਬਾਰ ਦੇ ਵਿੱਚ, ਦਿੱਲੀ ਦਰਬਾਰ ਲੱਗਿਆ ਸੀ, ਉੱਥੇ ਗਾਇਆ ਗਿਆ ਸੀ ਪਹਿਲੀ ਵਾਰੀ national anthem ਦਿੱਲੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਗਾਇਆ ਗਿਆ ਸੀ national anthem ਪਿਆਰੇ ਸਾਥੀਓ ਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਜੇ ਗੱਲ ਕਰਾਂ ਮੈਂ ਕਿਸਨੇ ਲਿਖਿਆ ਜਨ ਗਨ ਮਨ ਇਹ ਤਾਂ ਸਭ ਨੂੰ ਪਤਾ ਜੀ ਰਬਿੰਦਰਨਾਥ ਟੈਗੋਰ ਜੀ ਨੇ ਲਿਖਿਆ ਅੜਤਾਲੀ ਤੋਂ ਬਵੰਜਾ ਸਕਿੰਟਾਂ ਦਾ time ਚਾਹੀਦਾ ਆਪਾਂ ਨੂੰ ਗਾਉਣ ਵਾਸਤੇ ਅੜਤਾਲੀ ਤੋਂ ਬਵੰਜਾ ਸਕਿੰਟਾਂ ਦੇ ਵਿੱਚਕਾਰ ਗਾਇਆ ਜਾਂਦਾ ਜੀ ਇਹ national anthem ਚਲੋ ਜੀ adopt ਕਦੋਂ ਕੀਤਾ ਗਿਆ ਚੌਵੀ ਜਨਵਰੀ ਉੱਨੀ ਸੌ ਪੰਜਾਹ ਨੂੰ ਪੱਚੀ ਜਨਵਰੀ ਉੱਨੀ ਸੌ ਪੰਜਾਹ ਨੂੰ ਕੀ election commission ਦੀ ਸਥਾਪਨਾ ਹੋਈ election commission ਦੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਨੂੰ republic day ਦਾ ਸਵਿਧਾਨ ਲਾਗੂ ਕੀਤਾ ਗਿਆ,

ਉਹ ਕਿਹੜੀ amendment ਦੇ ਦੌਰਾਨ ਛੱਠ ਤੋਂ ਵਧਾ ਕੇ ਬਾਹਠ ਸਾਲ ਕਰ ਦਿੱਤੀ ਗਈ, ਕਹਿਣ ਦਾ ਮਤਲਬ ਅੱਜ ਹਾਈਕੋਰਟ ਦੇ ਜੱਜ ਦੀ ਜਿਹੜੀ ਸੇਵਾ ਮੁਕਤੀ retirement age ਆ ਉਹ ਬਾਹਠ ਸਾਲ ਆ, ਪਰ ਉਹ ਕਿਸੇ ਸਮੇਂ ਛੱਠ ਸਾਲ ਵੀ ਸੀਗੀ ਕਿਸੇ ਸਮੇਂ ਛੱਠ ਸਾਲ ਵੀ ਸੀਗੀ ਉਹ ਇੱਕ amendment ਹੋਈ ਉਸ amendment ਦੇ ਦੌਰਾਨ ਉਮਰ ਨੂੰ ਵਧਾ ਦਿੱਤਾ ਗਿਆ, ਹਨਾ ਉਮਰ ਨੂੰ ਬਾਹਠ ਸਾਲ ਕਰ ਦਿੱਤਾ ਗਿਆ ਚਲੋ ਦਿਓ answer ਸਾਰੇ ਜਾਣੇ, ਜਿਹਨੂੰ ਨਹੀਂ ਵੀ ਆਉਂਦਾ ਇੱਕ ਵਾਰੀ try ਕਰੋ ਉਹ ਵਾਹਿਗੁਰੂ Sorry ਚਲੋ ਜੀ ਜਿਹਨੂੰ ਨਹੀਂ ਵੀ ਆਉਂਦਾ ਉਹ ਵੀ ਇੱਕ ਵਾਰੀ try ਕਰੋ, ਕਾਰਨ ਦੱਸਦਾਂ ਕੀ ਹੈ ਇਹ question ਬੜਾ important ਆ, ਇਹ question ਭਾਈ ਬਹੁਤ ਜ਼ਿਆਦਾ important ਆ very good, very good, very good, very good, great ਉੱਤਰ ਆ ਰਿਹਾ ਸਾਰਿਆਂ ਦਾ, ਹੁਣ ਕਈ ਬੱਚੇ ਆ ਜਿਹੜੇ ਨਹੀਂ ਆਉਂਦਾ ਉਹ ਕੀ ਕਰ ਰਹੇ ਆ, ਅੱਕੜ ਅੱਕੜ ਬੱਕੜ ਬੰਬੇ ਬੋ ਅੱਸੀ ਨੱਬੇ ਪੂਰਾ ਸੌ ਕਿਵੇਂ ਲੱਗੇ ਪਏ ਆ, ਅੱਕੜ ਬੱਕੜ ਬੰਬੇ ਬੋ ਅੱਸੀ ਨੱਬੇ ਪੂਰਾ ਸੌ ਆਹ ਜਿਹਨਾਂ ਦਾ b ਉੱਤਰ ਆ ਰਿਹਾ ਨਾ ninety-nine percent ਕੋਈ ਸੋਚਿਆ ਨੀ ਕੋਈ ਟਿਕਾਣਾ ਨੀ ਬਸ ਸਿੱਧਾ ਆ ਕੇ ਅੱਕੜ ਬੱਕੜ ਬੰਬੇ ਬੋ ਕੀਤਾ ਪਰ every day is not sunday my dear friends, every day is not sunday my dear friends, article sorry article ਕਹਿ ਦਿੱਤਾ amendment ਹੋਈ ਸੀ ਜੀ ਇੱਕ ਪੰਦਰਵੀਂ amendment ਉੱਨੀ ਸੌ ਤਰੇਹਠ ਦੇ ਵਿੱਚ ਹੋਈ ਸੀ ਪਿਆਰੇ ਸਾਥੀਓ ਉਦੋਂ ਕਹਿੰਦੇ ਹਾਈਕੋਰਟ ਦੀ retirement ਉਮਰ ਆ ਜਿਹੜੀ ਜੱਜ ਦੀ ਉਹ ਛੱਠ ਤੋਂ ਵਧਾ ਕੇ ਬਾਹਠ ਸਾਲ ਕਰ ਦਿੱਤੀ ਸੀਗੀ ਲਓ ਜੀ ਛੱਠ ਤੋਂ ਵਧਾ ਕੇ ਬਾਹਠ ਸਾਲ ਕਰ ਦਿੱਤੀ ਜੇ ਮੈਂ ਗੱਲ ਕਰਾਂ ਸੁਪਰੀਮ ਕੋਰਟ ਦੇ ਜੱਜ ਦੀ ਜੇ ਮੈਂ ਗੱਲ ਕਰਾਂਂ ਸੁਪਰੀਮ ਕੋਰਟ ਦੇ ਜੱਜ ਦੀ ਉਹਦੀ ਉਮਰ ਆ ਜੀ ਪੈਂਹਠ ਸਾਲ, ਮੈਂ ਬੱਚਿਆਂ ਨੂੰ ਕਹਿ ਦਿੰਦਾ ਹਾਈਕੋਰਟ ਸੁਪਰੀਮ ਕੋਰਟ ਤੋਂ ਤਿੰਨ ਸਾਲ ਵੱਡੀ ਹੈ ਤਿੰਨ ਸਾਲ ਵੱਡੀ ਕਹਿਣ ਦਾ ਮਤਲਬ ਜੱਜਾਂ ਦੇ ਵਿਚਕਾਰ ਤਿੰਨ ਸਾਲ ਦਾ ਫ਼ਰਕ ਹੋਏਗਾ, ਇਹ paper 'ਚ ਵਾਰ ਵਾਰ ਭਾਈ ਸਵਾਲ ਬਣਦੇ ਰਹਿੰਦੇ ਆ ਇਹ ਵਾਰ ਵਾਰ question paper ਦੇ ਵਿੱਚ ਆਉਂਦੇ ਰਹਿੰਦੇ ਆ ਜੀ ਪੰਦਰਵੀਂ amendment ਉੱਨੀ ਸੌ ਤਰੇਹਠ ਦੇ ਵਿੱਚ ਹੋਈ ਸੀ, ਉਦੋਂ ਭਾਈ ਕੀ ਹੋਇਆ ਸੀ ਉਮਰ ਜੱਜਾਂ ਦੀ ਜਿਹੜੀ ਆ ਵਧਾ ਕੇ ਬਾਹਠ ਸਾਲ ਕਰ ਦਿੱਤੀ ਸੀ ਛੱਠ ਤੋਂ well done, well done ਇੱਕ ਵਾਰੀ like ਵਾਲਾ button ਦਬਾਓ ਇੱਕ ਵਾਰੀ like ਵਾਲਾ button ਦਬਾਓ ਜ਼ਲਦੀ ਦੇਣੇ ਸਾਰੇ ਜਾਣੇ ਜਿਹਨਾਂ ਨੇ ਹਾਲੇ ਤੱਕ like ਵਾਲਾ button ਨਹੀਂ ਦਬਾਇਆ, ਉਹ like ਵਾਲਾ button ਦਬਾਓ quick fast fast ਨਾਲ like ਵਾਲਾ button ਦਬਾਓ ਜ਼ਲਦੀ ਨਾਲ ਚਲੋ ਜੀ ਅਗਲਾ question ਦੇਖਦੇ ਹਾਂ ਆਪਾਂ ਲਓ ਭਾਈ ਕਿਸ ਨਦੀਂ ਨੇ ਸੁੰਦਰਬਨ ਡੈਲਟਾ ਬਣਾਇਆ which river, which river made ਸੁੰਦਰਬਨ ਡੈਲਟਾ ਹਨਾ

ਬੂਟੇ ਸੀਗੇ ਚਾਰ ਤੋਂ ਅੱਠ ਹੋਏ ਅੱਠ ਤੋਂ ਛੋਲਾਂ ਬ~ ਮਤਲਬ ਜੰਗਲਾਂ ਦੇ ਜੰਗਲ ਪੈਦਾ ਹੋਏ, ਕੁਛ ਚੀਜ਼ਾਂ ਕੁਦਰਤ ਦੇ ਵਿੱਚ ਆਪਣੇ ਆਪ ਵਾਸ ਕਰ ਗਈਆਂ ਕੁਛ ਚੀਜ਼ਾਂ ਕੁਦਰਤ ਨੇ ਆਪਣੇ ਆਪ ਪਣਪਣੀਆਂ ਸ਼ੁਰੂ ਹੋ ਗਈਆਂ ਕੁਦਰਤ ਦੇ ਵਿੱਚ ਕੁਦਰਤ ਦੀ ਰਹਿਣ ਨੁਮਾਈ ਹੇਠ ਆਪਣੇ ਆਪ ਉਹਨਾਂ ਨੇ ਪਣਪਣਾ ਸ਼ੁਰੂ ਕਰ ਦਿੱਤਾ ਤੇ ਕੁਛ ਚੀਜ਼ਾਂ ਮਨੁੱਖ ਨੇ ਬਣਾਈਆਂ ਨੇ ਜੇ ਡੈਲਟੇ ਦੀ ਗੱਲ ਕਰ ਰਹੇ ਹਾਂ, ਇਹ ਭਾਈ ਮਨੁੱਖ ਨੇ ਨਹੀਂ ਬਣਾਇਆ ਡੈਲਟਾ ਕਿਸਨੇ ਬਣਾਇਆ ਦੋ ਨਦੀਂ ਦੇ ਸੰਗਮ ਨੇ ਬਣਾਇਆ ਉਹ ਕਿਹੜੀਆਂ ਕਿਹੜੀਆਂ ਨਦੀਆਂ ਨੇ ਭਾਈ ਉਹ ਛੋਰਾ ਗੰਗਾ ਕਿਨਾਰੇ ਵਾਲਾ, ਗੰਗਾ ਤੇ ਬ੍ਰਹਮਪੁੱਤਰਾ ਸੁੰਦਰਬਨ ਡੈਲਟਾ ਗੰਗਾ ਤੇ ਬ੍ਰਹਮਪੁੱਤਰਾ ਇਹਦੇ ਬਾਰੇ ਥੋੜ੍ਹੀ ਜਿਹੀ ਹੋਰ detail ਕੱਢ ਲਿਉਂਦੇ ਹਾਂ ਜੀ, ਆਹ ਲਓ ਭਾਈ i think ਉਮੀਦ ਹੈ ਦਿਖ ਰਿਹਾ ਹੋਏਗਾ ਉਮੀਦ ਹੈ ਸਭ ਨੂੰ ਦਿਖ ਰਿਹਾ ਹੋਏਗਾ, ਸਭ ਨੂੰ ਦਿਖ ਰਿਹਾ ਹੋਏਗਾ ਲਓ ਜੀ ਆ ਰਿਹਾ ਤੁਹਾਡਾ ਸੁੰਦ~ ਗੰਗਾ ਸੁੰ~ ਗੰਗਾ ਬ੍ਰਹਮਪੁੱਤਰਾ ਡੈਲਟਾ ਇਸਨੂੰ ਕਿਹਾ ਜਾਂਦਾ ਭਾਈ ਕੀ ਸੁੰਦਰ ਬਨ ਡੈਲਟਾ ਇਸਨੂੰ ਕਿਹਾ ਜਾਂਦਾ ਭਾਈ ਕੀ ਸੁੰਦਰਬਨ ਡੈਲਟਾ ਕਿਹਾ ਜਾਂਦਾ ਇਸਨੂੰ ਜੀ ਚੱਲਈਏ ਜੀ ਅਗਲੇ question ਤੇ ਚਲੋ ਜੀ ਲਓ ਜੀ ਪ੍ਰਿਥਵੀ ਰਾਜ ਚੌਹਾਨ ਦੇ ਸੂਬੇ ਦੀ ਰਾਜਧਾਨੀ ਕਿਹੜੀ ਸੀ ਪ੍ਰਿਥਵੀ ਰਾਜ ਚੌਹਾਨ ਦੇ ਸੂਬੇ ਦੀ ਰਾਜਧਾਨੀ ਕਿਹੜੀ ਸੀ ਹੁਣ ਦੇਖੋ ਆਰਾਮ ਨਾਲ ਅੰਦਾਜ਼ਾ ਲਾ ਸਕਦੇ ਹੋ ਆਰਾਮ ਨਾਲ ਅੰਦਾਜ਼ਾ ਲਾ ਸਕਦੇ ਹੋ ਜਿਹਨਾਂ ਨੂੰ ਮਾੜਾ ਮੋਟਾ ਵੀ ਪੜ੍ਹਿਆ ਨਾ ਕਦੇ ਉਹਨੂੰ ਸਭ ਪਤਾ ਲੱਗ ਜਾਂਦਾ ਵੀ ਰਾਜਧਾਨੀ ਕਿਹੜੀ ਸੀ, ਪਰ ਇੱਕ ਗੱਲ ਯਾਦ ਰੱਖਿਓ ਪ੍ਰਿਥਵੀ ਰਾਜ ਚੌਹਾਨ ਦੇ ਏਰੀਏ 'ਚ ਉਦੋਂ ਬਠਿੰਡਾ ਵੀ ਪਿਆ ਕਰਦਾ ਸੀ, ਦਿੱਲੀ ਵੀ ਉਹਦੇ ਏਰੀਏ 'ਚ ਪੈਂਦੀ ਪਰ ਰਾਜਧਾਨੀ ਦੇਖੋ ਕਿਹੜੀ ਸੀਗੀ ਰਾਜਧਾਨੀ ਪਿਆਰੇ ਸਾਥੀਓ ਕਿਹੜੀ ਸੀਗੀ, ਇਸ question ਦਾ answer ਮੈਨੂੰ ਤੁਸੀਂ ਦਿਓਗੇ ਪਹਿਲਾਂ ਤਾਂ like ਤੇ live ਬਰਾਬਰ ਕਰ ਦਓ ਜਿੰਨੇ ਬੱਚੇ live ਦੇਖ ਰਹੇ ਆ ਉਹ ਇੱਕ ਵਾਰੀ like ਵਾਲਾ button ਦਬਾਓ ਜ਼ਲਦੀ ਨਾਲ like ਵਾਲਾ button ਦਬਾਓ ਜਿੰਨੇ ਬੱਚੇ ਵੀ live ਦੇਖ ਰਹੇ ਆ ਭਾਈ, ਉਹ ਇੱਕ ਵਾਰੀ like ਵਾਲਾ button ਦਬਾ ਦਓ, ਜ਼ਲਦੀ ਨਾਲ ਤਾਂ ਕਿ ਬੱਚੇ ਹੋਰ ਵੀ ਜੁੁੜ ਸਕਣ share ਕਰ ਦਿਓ ਤਾਂ ਹੋਰ ਵਧੀਆ ਗੱਲ ਆ ਪੂਰੇ ਵੀਹ ਮਿੰਟ ਦੀ class ਹੋ ਚੁੱਕੀ ਹੈ ਤੇ ਬਿਲਕੁਲ ਘੈਂਟ level ਦੇ question ਕਰ ਰਹੇ ਹਾਂ ਇੱਕ ਵਾਰੀ ਜ਼ਲਦੀ ਨਾਲ like ਵਾਲਾ button ਦਬਾਓ ਜ਼ਲਦੀ ਨਾਲ ਥੋੜ੍ਹਾ ਜਿਹਾ speed ਨਾ very good, very good, very good ਕਿਹੜੀ ਸੀ ਭਾਈ ਰਾਜਧਾਨੀ ਸੀਗੀ ਅਜ਼ਮੇਰ, ਅਜ਼ਮੇਰ ਸੀਗੀ ਰਾਜਧਾਨੀ ਪ੍ਰਿਥਵੀ ਰਾਜ ਚੌਹਾਨ ਦੇ ਸਮੇਂ ਕਿਹੜੀ ਰਾਜਧਾਨੀ ਸੀ ਪਿਆਰੇ ਸਾਥੀਓ ਅਜ਼ਮੇਰ ਪ੍ਰਿਥਵੀ ਰਾਜ ਚੌਹਾਨ ਦੀ ਹੱਤਿਆ ਕਿਸਨੇ ਕੀਤੀ ਸੀ, ਮੁਹੰਮਦ ਗੌਰੀ ਨੇ, ਪ੍ਰਿਥਵੀ ਰਾਜ ਚੌਹਾਨ ਦੀ ਹੱਤਿਆ ਕਿਸਨੇ ਕੀਤੀ ਸੀ ਮੁਹੰਮਦ ਗੌਰੀ ਨੇ, ਪ੍ਰਿਥਵੀ ਰਾਜ ਚੌਹਾਨ ਦੇ ਕਿਹੜੇ ਯੁੱਧ important ਨੇ ਇਹ ਯੁੱਧ important ਹੈ ਜੀ ਗਿਆਰਾਂ ਸੌ ਇਕਾਨਵੇਂ ਦਾ ਤਰਾਇਣ ਦਾ ਪਹਿਲਾ ਯੁੱਧ first battle of ਤਰਾਇਣ ਗਿਆਰਾਂ ਸੌ ਬਾਨਵੇਂ ਦੇ ਵਿੱਚ second battle of ਤਰਾਇਣ ਪਹਿਲੀ battle ਦੇ ਵਿੱਚ ਕਹਿੰਦੇ ਪ੍ਰਿਥਵੀ ਰਾਜ ਚੌਹਾਨ ਜਿੱਤ ਗਿਆ ਦੂਜੀ battle ਦੇ ਵਿੱਚ ਗਿਆਰਾਂ ਸੌ ਬਾਨਵੇਂ ਵਿੱਚ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ ਤੇ ਗੌਰੀ ਨੇ ਅਫਗਾਨੀਸਤਾਨ ਦੇ ਗੌਰ ਖੇਤਰ ਦੇ ਵਿੱਚ ਜਾ ਕੇ ਉਸਦੀ ਹੱਤਿਆ ਕਰ ਦਿੱਤੀ ਇਹ ਸਭ ਕੁਛ ਕਿੱਥੇ ਲਿਖਿਆ ਮਿਲਦਾ ਜੀ ਇਹ ਸਭ ਕੁਛ ਲਿਖਿਆ ਮਿਲਦਾ ਹੈਗਾ ਆਪਣੀ ਕਿਤਾਬ ਦੇ ਵਿੱਚ ਜੀ, ਇਹ ਸਭ ਕੁਛ ਕਿੱਥੇ ਲਿਖਿਆ ਮਿਲਦਾ ਭਾਈ ਇਹ ਪ੍ਰਿਥਵੀ ਰਾਜ ਰਾਸੋ ਨਾਂ ਦੀ ਜਿਹੜੀ ਕਿਤਾਬ ਹੈ ਪ੍ਰਿਥਵੀ ਰਾਜ ਰਾਸੋ ਉਹਦੇ ਵਿੱਚ ਲਿਖਿਆ ਮਿਲਦਾ ਹੈ ਜੋ ਲਿਖੀ ਸੀ ਕਿਸਨੇ ਚੰਦ ਬਰਦਾਈ ਨੇ, ਜੋ ਕਿਸਨੇ ਲਿਖੀ ਸੀ ਜੀ ਚੰਦ ਬਰਦਾਈ ਨੇ ਲਿਖੀ ਸੀ, ਪ੍ਰਿਥਵੀ ਰਾਜ ਰਾਸੋ ਆ ਰਿਹਾ ਜੀ ਰਾਜਸਥਾਨ ਦੇ ਵਿੱਚ ਅਜ਼ਮੇਰ ਪੈਂਦਾ ਅਜ਼ਮੇਰ ਰਾਜਧਾਨੀ ਸੀ ਪ੍ਰਿਥਵੀ ਰਾਜ ਚੌਹਾਨ ਦੀ, ਪ੍ਰਿਥਵੀ ਰਾਜ ਚੌਹਾਨ ਦੀ ਆਹ ਦੇਖੋ ਤਿੰਨ ਏਰੀਏ ਬੜੇ famous ਸੀ ਉਸ ਸਮੇਂ ਆਹ ਤਿੰਨ ਏਰੀਏ ਬਾਰਾਂਨਸੀ ਮਹੋਬਾ ਅਜ਼ਮੇਰ ਤੇ ਦਿੱਲੀ ਵੀ ਪ੍ਰਿਥਵੀ ਰਾਜ ਚੌਹਾਨ ਦਾ ਗੇੜਾ ਲੱਗਦਾ ਰਹਿੰਦਾ ਸੀ ਦਿੱਲੀ 'ਚ ਵੀ ਗੇੜਾ ਲੱਗਦਾ ਰਹਿੰਦਾ ਸੀ, ਇਹ ਚਾਰ ਉਹਦੀਆਂ ਵੱਡੀਆਂ ਸ਼ਕਤੀਆਂ ਦਾ ਪ੍ਰਤੀਕ ਸੀ ਇਹ ਚਾਰ ਉਹਦੇ ਵੱਡੇ ਇਲਾਕੇ ਸੀ ਕਿਸਦੇ ਪ੍ਰਿਥਵੀ ਰਾਜ ਚੌਹਾਨ ਦੇ ਸਮੇਂ ਦੀ ਗੱਲ ਕਰ ਰਿਹਾਂ ਜੀ, ਚਲੋ ਜੀ ਅੱਗੇ ਚੱਲਦੇ ਹਾਂ ਅਗਲੇ question ਦੇ ਉੱਤੇ।

ਲਓ ਭਾਈ ਅਗਲਾ question ਆ ਗਿਆ, ਬ੍ਰਿਟੇਨ ਦੀ ਈਸਟ ਇੰਡੀਆ company ਦੀ ਸਥਾਪਨਾ ਬ੍ਰਿਟੇਨ ਦੀ ਈਸਟ ਇੰਡੀਆ company ਦੀ ਸਥਾਪਨਾ ਵੇਲੇ ਭਾਰਤ ਦਾ ਸਾਸਕ ਕੌਣ ਸੀ ਇਹ question ਬੜਾ complicated ਆ ਜੀ, ਇਹ question ਬੜਾ complicated ਆ ਮੈਂ ਕਹਿਨਾ ਇਹਦੇ option ਦੇ ਵਿੱਚ ਇਹਦੇ option ਦੇ ਵਿੱਚ ਅਮ ਦੋ ਆਪਸਨਾਂ ਇਹੋ ਜਿਹੀਆਂ ਨੇ ਜਿਹੜੀਆਂ ਸਹੀ ਉੱਤਰ ਬਣ ਸਕਦੀਆਂ ਤੁਸੀਂ ਦੋਵੇਂ ਦੇ ਦਿਓ ਮੈਂ number ਤਾਂ ਵੀ ਤੁਹਾਨੂੰ common ਕਰ ਦਊਂਗਾ ਪਰ ਜਿਹੜਾ ਬੱਚਾ ਜਿਹੜਾ ਬੱਚਾ ਪੂਰਾ clear ਕਰੇਗਾ

ਇੱਕ ਸ਼ਬਦ ਅਗਰ ਮੈਂ ਇੱਕ ਸ਼ਬਦ ਇਹਦੇ ਵਿੱਚ ਪਾ ਦੇਵਾਂ ਨਾ ਇੱਕ ਸ਼ਬਦ ਇਹਦੇ ਵਿੱਚ ਪਾ ਦੇਵਾਂ, ਉਹ ਇੱਕ ਸ਼ਬਦ ਨਾਲ ਇਸ question ਦਾ answer change ਹੋ ਜਾਏਗਾ, ਜਿਹੜੇ ਬੱਚੇ ਉੱਤਰ ਦੇ ਰਹੇ ਆ d ਉਹ ਨਾਲ ਦੀ ਨਾਲ ਗ਼ਲਤ ਹੋ ਜਾਣਗੇ, ਹੁਣ ਦੱਸਦਾਂ ਕਿਵੇਂ

ਛੋਲਾਂ ਸੌ ਈਸਵੀ ਦੇ ਵਿੱਚ ਸਥਾਪਨਾ ਹੋਈ ਬਣੀ ਕਦੋਂ ਸੀ ਈਸਟ ਇੰਡੀਆ company ਛੋਲਾਂ ਸੌ ਦੇ ਵਿੱਚ, ਉਸ ਸਮੇਂ ਕਿੱਥੇ ਬਣੀ ਸੀ UK ਦੇ ਵਿੱਚ ਬ੍ਰਿਟੇਨ ਦੇ ਵਿੱਚ ਠੀਕ ਹੈ ਜੀ, ਭਾਰਤ ਦੇ ਵਿੱਚ ਕਦੋਂ ਆਈ ਛੋਲਾਂ ਸੌ ਅੱਠ ਈਸਵੀ ਦੇ ਵਿੱਚ ਛੋਲਾਂ ਸੌ ਅੱਠ ਦੇ ਵਿੱਚ ਕਿੱਥੇ ਆਈ ਜੀ ਇੰਡੀਆ ਦੇ ਵਿੱਚ। ਲਓ ਭਾਈ ਹੁਣ ਮੈਨੂੰ ਦੱਸੋ ਭੋਲੇ ਪੰਛੀਓ ਜਿਹਨਾਂ ਨੇ d ਉੱਤਰ ਦਿੱਤਾ, ਜਾਂ d ਜਾਂ a ਉੱਤਰ ਦਿੱਤਾ ਉਰੇ ਆਓ ਨਾਲੇ ਤੇ sorry ਮੰਗ ਲਇਓ ਨਾਲੇ ਮੈਨੂੰ answer ਦਿਓ clear ਦੱਸੋ ਉਰੇ ਆਓ ਸਾਰੇ ਜਾਣੇ ਉਰੇ ਆਓ ਭੋਲੇ ਪੰਛੀਓ ਜਦੋਂ ਛੋਲਾਂ ਸੌ ਈਸਵੀ UK 'ਚ ਇਹਦੀ ਸਥਾਪਨਾ ਹੋਈ ਸੀ ਬ੍ਰਿਟੇਨ ਦੇ ਵਿੱਚ ਉਦੋਂ ਅਕਬਰ ਦਾ ਰਾਜ ਸੀ ਉਦੋਂ ਅਕਬਰ ਦਾ ਰਾਜ ਸੀ ਭਾਰਤ ਦੇ ਵਿੱਚ ਕਿਹਦਾ ਰਾਜ ਸੀ ਜੀ

ਠੀਕ ਹੈ ਜੀ ਜੇ ਦੋਵਾਂ ਚੀਜ਼ਾਂ ਸਹੀ ਨੇ ਪਿਆਰੇ ਸਾਥੀਓ ਫਿਰ ਮੈਨੂੰ ਇਹ ਦੱਸੋ question 'ਚ ਕਿਤੇ ਪੁਛਿਆ ਵੀ ਇਹ ਭਾਈ ਈਸਟ ਇੰਡੀਆ company ਇੰਗਲੈਂਡ 'ਚ ਬਣੀ ਇੰਡੀਆ 'ਚ ਬਣੀ ਆ, ਨਹੀਂ ਪੁੱਛਿਆ ਇਸ ਕਰਕੇ ਜਿਹਨਾਂ ਨੇ ਇਸ question ਦਾ ਉੱਤਰ ਦੋਵੇਂ ਦਿੱਤੇ ਆ ਉਹ ਦੋਵੇਂ ਸਹੀ ਆ ਦੋਵਾਂ ਨੂੰ ਭਾਈ ਇੱਕ ਇੱਕ number ਮਿਲੇਗਾ। ਹੁਣ ਸੋਚੋ ਜੇ ਤੇ ਲਿਖ ਦਿੰਦਾ ਭਾਰਤ ਦੇ ਵਿੱਚ, ਭਾਰਤ ਦੇ ਵਿੱਚ ਦੇ ਵਿੱਚ ਕਦੋਂ ਮਤਲਬ ਕਿਹੜਾ ਰਾਜਾ ਸੀਗਾ ਉਦੋਂ ਜਹਾਂਗੀਰ ਜੇ ਪੁੱਛ ਲੈਂਦਾ ਭਾਈ ਈਸਟ ਇੰਡੀਆ company ਦੀ ਸਥਾਪਨਾ ਬ੍ਰਿਟੇਨ 'ਚ ਕਦੋਂ ਹੋਈ ਉਦੋਂ ਅਕਬਰ ਲਓ ਜੀ ਆ ਦੋਨੇਂ ਚੀਜ਼ਾਂ ਯਾਦ ਰੱਖਿਓ ਅਕਬਰ ਦੇ ਦਰਬਾਰ ਦੇ ਵਿੱਚ ਕੌਣ ਆਇਆ ਸੀ ਈਸਟ ਇੰਡੀਆ company ਦੇ ਵਿੱਚੋਂ ਰਾਲਫ ਫਿਚ ਅਕਬਰ ਦੇ ਦਰਬਾਰ ਦੇ ਵਿੱਚ ਕੌਣ ਆਇਆ ਸੀ ਪਿਆਰੇ ਸਾਥੀਓ ਰਾਲਫ਼ ਫਿਚ ਛੋਲਾਂ ਸੌ ਅਹ ਛੋਲਾਂ ਸੌ ਦੇ ਈਸਵੀ ਦੇ ਵਿੱਚ ਹੀ ਆਇਆ ਸੀ ਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਕੌਣ ਆਇਆ ਸੀ ਕੈਪਟਨ ਹਾਕਨਸ ਜਹਾਂਗੀਰ ਦੇ ਦਰਬਾਰ ਦੇ ਵਿੱਚ ਕੌਣ ਆਇਆ ਸੀ ਜੀ ਕੈਪਟਨ ਹਾਕਨਸ ਆਇਆ ਸੀ ਆਹ ਦੋ ਬੰਦਿਆਂ ਦੇ ਨਾਂ ਵੀ ਯਾਦ ਰੱਖਿਓ ਦੋ ਗੋਰੇ ਆਏ ਸੀ ਅਕਬਰ ਤੇ ਆਪਣੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਅਲੱਗ ਅਲੱਗ time ਤੇ ਆਏ ਸੀ very good, very good, very good ਨਜ਼ਾਰੇਦਾਰ ਉੱਤਰ ਹੈ ਜੀ ਚਲੋ like ਵਾਲਾ button ਦਬਾਓ ਹੁਣ ਫਿਰ like ਵਾਲਾ button ਦਬਾਓ ਸਾਰੇ ਜਾਣੇ ਜ਼ਲਦੀ ਨਾਲ ਬੁੱਲੇ ਸ਼ਾਹ ਦਾ ਜਨਮ ਕਦੋਂ ਹੋਇਆ? ਜ਼ਲਦੀ ਨਾਲ ਇਸ question ਦਾ answer ਦਿਓ ਸਾਰੇ ਜਾਣੇ, ਜੇ ਇਸ question ਦਾ answer ਜ਼ਲਦੀ ਨਾਲ ਸਾਰੇ ਜਾਣੇ ਦਿਓ speed ਨਾਲ ਥੋੜ੍ਹਾ ਜਿਹਾ। ਸਭ ਦਾ answer ਆਉਣਾ ਚਾਹੀਦਾ ਜੀ। Very good, very good, very good, very good, very good ਸਾਬਾਸ਼ ਸਾਬਾਸ਼ ਬੁੱਲੇ ਸ਼ਾਹ ਦਾ ਜਨਮ ਪਿਆਰੇ ਸਾਥੀਓ ਕਦੋਂ ਹੋਇਆ ਜੀ ਛੋਲਾਂ ਸੌ ਤੇ ਅੱਸੀ ਈਸਵੀ ਦੇ ਵਿੱਚ ਹੋਇਆ। ਬਹੁਤ important ਕੁਆਸਚਨਾਂ ਦੇ ਵਿੱਚੋਂ ਇੱਕ ਆ ਹਨਾ ਬੁੱਲੇ ਸ਼ਾਹ ਜੀ ਦੀ ਗੱਲ ਕਰ ਰਿਹਾਂ, ਬੁੱਲੇ ਸ਼ਾਹ ਜੀ ਦੀ ਗੱਲ ਕਰ ਰਿਹਾਂ, ਬੁੱਲੇ ਸ਼ਾਹ ਜੀ ਦਾ ਜਨਮ ਕਦੋਂ ਹੋਇਆ ਜੀ, ਛੋਲਾਂ ਸੌ ਤੇ ਅੱਸੀ ਈਸਵੀ ਦੇ ਵਿੱਚ ਹੋਇਆ ਉਹ ਬੁੱਲੇ ਸ਼ਾਹ ਜੋਹਰ ਵੇਖ ਕੇ ਕੀਤਾ ਤੇ ਕੀਤਾ ਉਹ ਬੁੱਲੇ ਸ਼ਾਹ ਜੋਹਰ ਵੇਖ ਕੇ ਕੀਤਾ। ਤਾਂਂ ਕੀ ਕੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ, ਹਨਾ ਇਹ ਕਹਿਣ ਦਾ ਮਤਲਬ ਇਹ ਆ ਭਾਈ ਇਸ਼ਕ ਕਰੋ ਆਪਦੇ ਕੰਮ ਨਾਲ ਇਸ਼ਕ ਕਰੋ ਆਪਦੀ ਪੜ੍ਹਾਈ ਨਾਲ ਇਸ਼ਕ ਕਰੋ ਆਪਦੇ profession ਨਾਲ ਇਸ਼ਕ ਕਰੋ ਆਪਣੇ ਸੁਪਨਿਆਂ ਨਾਲ ਹਨਾ। ਇਹ ਬਾਬੂ ਸੋਨਾ ਮੋਨਾ ਵਾਲੇ ਇਸ਼ਕ ਸਾਰੇ temporary ਨੇ, ਇਹ ਜ਼ਿੰਦਗੀ ਭਰ ਦਾ ਇਸ਼ਕ ਕਰਨਾ ਚਾਹੁਨੇ ਹੋ ਸਾਰੀ ਉਮਰ ਇੱਕ ਇਸ਼ਕ ਦੇ ਵਿੱਚ ਜਿਉਣਾ ਚਾਹੁੰਦੇ ਹੋ ਉਹ ਤੁਹਾਡੇ career ਨਾਲ ਇਸ਼ਕ ਹੋਣਾ ਚਾਹੀਦਾ ਤੁਹਾਡੇ ਪਿਆਰ ਨਾਲ, ਤੁਹਾਡੇ ਪਰਿਵਾਰ ਦੇ ਨਾਲ ਹੋਣਾ ਚਾਹੀਦਾ। ਇਹ ਗੱਲ ਨੂੰ ਚੇਤੇ ਰੱਖਿਓ ਇਸ ਗੱਲ ਨੂੰ ਪੱਲੇ ਬੰਨ ਲਓ ਬਾਕੀ ਸਾਰੀਆਂ temporary ਚੀਜ਼ਾਂ ਨੇ ਭਾਈ ਬਾਕੀ ਸਾਰੀਆਂ ਥੋੜ੍ਹੀ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

ਤਿੰਨ ਸੌ ਅਠਾਹਠ number article ਆ ਜਿਹੜਾ ਕਹਿੰਦਾ ਆਪਾਂ amendment ਕਰ ਸਕਦੇ ਹਾਂ amendment ਆਪਾਂ ਲਈ ਕਿਹੜੇ ਮੁਲਕ ਤੋਂ ਆ ਜੀ south ਅਫ਼ਰੀਕਾ ਤੋਂ ਕ੍ਰਿਕਟ ਵਾਲਿਆਂ ਨੂੰ ਪੱਕਾ ਯਾਦ ਕਰਵਾਇਆ ਹੋਇਆ ਮੈਂ ਕ੍ਰਿਕਟ ਵੇਖਣ ਵਾਲੇ ਖਿਡਾਰੀਆਂ ਨੂੰ sorry ਆਹ ਮੁੰਡਿਆਂ ਨੂੰ ਮੈਂ ਯਾਦ ਕਰਵਾਇਆ ਹੋਇਆ ਵੀ ਕਿਸ ਤਰੀਕੇ ਨਾਲ ਇਹ ਯਾਦ ਰਹੇਗਾ ਤੋਂ ਯਾਦ ਰੱਖਿਓ ਜਿਵੇਂ ਉਹ flexible ਸੀ ਉਹਦਾ ਸਰੀਰ ਬਹੁਤ ਲਚਕੀਲਾ ਸੀ ਉਸ ਤਰੀਕੇ ਨਾਲ ਆਪਣੇ ਸਵਿਧਾਨ ਨੂੰ amendment ਵਾਲਾ feature ਪਾ ਕੇ ਲਚਕੀਲਾ ਬਣਾ ਦਿੱਤਾ, ਆਪਾਂ ਅਫ਼ਰੀਕਾਂ ਤੋਂ ਲਿਆ ਭਾਈ ਲਚਕੀਲਾਪਣ ਕਿਹਤੋਂ ਲਿਆ ਜੀ ਆਪਾਂ ਅਫ਼ਰੀਕਾ ਤੋਂ ਲਿਆ very well done Very good ਆਹ live ਵਾਲੀ ਗਿਣਤੀ ਨੇ ਬਿਲਕੁਲ ਨਜ਼ਾਰਾ ਦੇ ਦਿੱਤਾ ਬੱਚਿਓ ਇੱਕ ਵਾਰੀ ਜ਼ਲਦੀ ਨਾਲ like ਵਾਲਾ button ਦਬਾਓ ਜਿਹਨੇ ਹਾਲੇ like ਵਾਲਾ button ਨਹੀਂ ਦਬਾਇਆ ਹੈ, ਉਹ like ਵਾਲਾ button ਦਬਾ ਕੇ ਜ਼ਲਦੀ ਨਾਲ ਬਰਾਬਰ ਕਰ ਦਓ like ਪੰਜਾਬੀ ਸੂਬੇ ਦਾ ਮੋਢੀ ਕੌਣ ਸੀ, ਪੰਜਾਬੀ ਸੂਬੇ ਦਾ ਮੋਢੀ ਕੌਣ ਸੀ ਭਾਈ? ਪੰਜਾਬੀ ਸੂਬੇ ਦਾ ਮੋਢੀ ਕੌਣ ਸੀ ਇਹ question ਸਭ ਨੂੰ ਪਤਾ ਹੋਣਾ very good, very good ਸਭ ਦਾ ਉੱਤਰ ਆਉਣਾ ਚਾਹੀਦਾ ਹੈ well done great ਆਪਦੇ ਨਾਂ ਤੇ ਇੱਕ ਵਾਰੀ ਤਾੜੀ ਮਾਰ ਦਓ ਜ਼ਿਆਦਾਤਰ ਅੱਜ ਬੱਚਿਆਂ ਦੇ ਉੱਤਰ ਸਹੀ ਹੋ ਰਹੇ ਆ ਸਿਰਫ਼ ਇੱਕ question ਨੂੰ ਛੱਡ ਕੇ ਮਾਸਟਰ ਤਾਰਾ ਸਿੰਘ will be the right answer ਮਾਸਟਰ ਤਾਰਾ ਸਿੰਘ will be the right answer ਪਰ ਇੱਕ ਗੱਲ ਹੋਰ ਦੱਸਾਂਂ ਡੂੰਘੀ ਗੱਲ ਦੱਸਾਂ ਹੁਕਮ ਸਿੰਘ ਕਮੇਟੀ ਬਣੀ ਸੀ ਇੱਕ ਹੁਕਮ ਸਿੰਘ ਕਮੇਟੀ ਬਣੀ ਸੀ ਇਹ ਕਮੇਟੀ ਨੇ ਕੀ ਕਿਹਾ ਸੀ ਵੀ ਭਾਈ ਪੰਜਾਬ ਨੂੰ ਵੰਡ ਸਕਦੇ ਹਾਂ, ਇਹ ਕਹਿੰਦਾ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਸਕਦੇ ਹਾਂ ਹੁਕਮ ਸਿੰਘ ਕਮੇਟੀ ਬਣੀ ਸੀ ਹੁਕਮ ਸਿੰਘ, ਇਹਨੇ ਭਾਈ ਕਹਿ ਦਿੱਤਾ ਸੀ ਪੰਜਾਬ ਨੂੰ ਵੰਡ ਸਕਦੇ ਹਾਂ, ਇੱਕ ਬਣੀ ਸ਼ਾਹ ਕਮਿਸ਼ਨ ਇੱਕ ਕੀ ਬਣਿਆ ਸੀ, ਸ਼ਾਹ ਕਮਿਸ਼ਨ ਉਹਨੇ ਭਾਈ ਕੀ ਕੀਤੇ ਸੀ ਉਹਨੇ boundary ਖਿੱਚੀ ਸੀ ਵੀ ਕਿਹੜੇ ਕਿਹੜੇ ਜ਼ਿਲ੍ਹੇ ਕਿਹੜਾ ਕਿਹੜਾ area ਹਰਿਆਣੇ ਕੋਲ ਆਊਗਾ ਕਿਹੜਾ ਕਿਹੜਾ area ਜਿਹੜਾ ਹੈ ਉਹ ਪੰਜਾਬ ਕੋਲੇ ਆਊਗਾ ਇੱਕ ਸ਼ਾਹ ਕਮਿਸ਼ਨ ਇੱਕ ਹੁਕਮ ਸਿੰਘ ਕਮੇਟੀ ਇਹ ਦੋਵੇਂ ਯਾਦ ਰੱਖਿਓ ਚੀਜ਼ਾਂ, ਤੇ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ ਸੀ ਨ~ ਇੱਕ ਨਵੰਬਰ ਉੱਨੀ ਸੌ ਛਿਆਹਠ ਨੂੰ ਪੰਜਾਬ ਤੇ ਹਰਿਆਣਾ ਵੱਖੋ ਵੱਖਰੇ ਹੋ ਗਏ ਸੀ ਭਾਸ਼ਾ ਦੇ ਆਧਾਰ ਦੇ ਉੱਤੇ ਹਨਾ ਚਲੋ ਜੀ ਹੁਣ ਚੱਲੀਏ next question ਦੇ ਉੱਤੇ ਲਓ ਜੀ ਇਹਨਾਂ ਵਿੱਚੋਂ ਕਿਸਨੂੰ ਸਿਪਲੇ ਸਾਰ ਦੀ ਉਪਾਧੀ ਮਿਲੀ ਆ ਜਾਂ ਕਿਹਾ ਜਾਂਦਾ ਹੈ, ਸਿਪਲੇ ਸਾਰ ਕਿਹਾ ਜਾਂਦਾ ਇਹਨਾਂ ਵਿੱਚੋਂ ਕਿਸਨੂੰ ਕਿਹਾ ਜਾਂਦਾ? ਸਭ ਦਾ answer ਆਉਣਾ ਚਾਹੀਦਾ like ਵਾਲਾ button ਦਬਾਓ ਜਿਹਨੇ ਹਾਲੇ ਤੱਕ ਨਹੀਂ ਦਬਾਇਆ ਜ਼ਲਦੀ ਨਾਲ speed ਨਾਲ ਥੋੜ੍ਹਾ ਜਿਹਾ like ਵਾਲਾ button ਦਬਾਓ ਫਿਰ answer ਦਿਓ ਨਾਲ ਨਾਲ ਇਸ question ਦਾ ਜ਼ਲਦੀ ਨਾਲ like ਵਾਲਾ button ਦਬਾ ਦਓ ਭਾਈ ਸਾਰੇ ਜਾਣੇ। Very good very good, very good, great great ਬਹੁਤ ਸੌਖਾ ਸਵਾਲ ਕੁਤਬਦੀਨ ਐਬਕ will be the right answer ਕੁਤਬਦੀਨ ਐਬਕ will be the right answer ਬਿਲਕੁਲ ਸਹੀ ਆ ਜੀ ਕੁਤਬਦੀਨ ਐਬਕ ਕੁਤਬਦੀਨ ਐਬਕ ਨੂੰ ਇਕੱਲੀ ਸਿਪਲੇ ਸਾਰ ਦੀ ਨੀ ਇਹਨੂੰ ਲਾਖ ਬਕਸ ਦੀ ਉਪਾਧੀ ਵੀ ਮਿਲੀ ਹੋਈ ਸੀ ਇਹਨੂੰ ਲਾਖ ਬਕਸ ਦੀ ਉਪਾਧੀ ਵੀ ਮਿਲੀ ਹੋਈ ਸੀ ਪਿਆਰੇ ਸਾਥੀਓ ਲਾਖ ਬਕਸ okay sir ਇਹਨੂੰ ਭਾਈ

ਜੋ ਗ਼ਰੀਬਾਂ ਨਾਲ ਖੜਦਾ ਜੀ, ਇਹਨੇ ਸੁਲਤਾਨ ਦੀ ਉਪਾਧੀ ਨਹੀਂ ਹਾਸਿਲ ਕੀਤੀ ਸੀ ਲਾਖ ਬਕਸ, ਕੁਰਾਨ ਖ਼ਾਨ, ਹਾਤਿਮ

ਮਤਲਬ ਭਾਰਤ ਵਿੱਚ ਨਿਓਂ ਰੱਖੀ ਸੀ ਭਾਈ ਕੌਣ ਆਪਣਾ ਕੁਤਬਦੀਨ, Hello ਹਾਂਜੀ ਸਤਿ ਸ਼੍ਰੀ ਅਕਾਲ।

ਹਾਂਜੀ ਸਬ ਵਧੀਆ ਨੇ ਤੁਸੀ ਦੱਸੋ। actually ਨਾ ਆਹ ਮੈਂ ਨਾ ਦੇਖ~ ਸੁੰਨੀਆਂ ਸੀ ਕੀਤੇ ਜਦੋ ਸ਼੍ਰੀ ਰਾਮ ਜੀ ਆਹ ਵਣਵਾਸ ਦੇਰ ਵਾਸਤੇ ਗਈ ਸੀ ਤੇ ਉੰਨਾ ਨੇ ਰਸਤੇ ਵਿਚ ਕਾਫੀ ਸਾਰੀਆਂ ਜਗਾਵਾਂ ਤੇ ਰੁਕੇ ਸੀ ਨਾ? ਤੇ ਓਹਦੇ ਵਿਚ ਕਹਿੰਦੇ ਕੁਛ ਜੇੜੇ ਭਗਵਾਨ ਰਾਮ ਤੇ ਦੇਵੀ ਸੀਤਾ ਸੀ ਉਹ ਆਪਣੇ ਚੋਦਾ ਸਾਲਾਂ ਦੇ ਵਣਵਾਸ ਦੇ ਦੌਰਾਨ ਅਯੋਧਿਆ ਤੋਂ ਸ਼੍ਰੀ ਲੰਕਾ ਦੇ ਵਿਚਕਾਰ ਜੇੜੇ ਸੀ ਉਹ ਹਨ ਸਤ ਸਥਾਨਾਂ ਤੇ ਠਹਿਰੇ ਸੀ । ਤੇ ਉਹ ਸਤ ਸਥਾਨ ਕੇੜੇ ਸੀ ਉਹ ਤੁਸੀ ਮੈਨੂੰ ਦੱਸ ਸਕਦੇ ਹੋ ਉੰਨਾ ਬਾਰੇ । ਹਾਂਜੀ ਕਹਿੰਦੇ ਜੇ ਸ਼੍ਰੀ ਰਾਮ ਚਾਰਿਤਮਨਾਸ ਹੈ ਅਤੇ ਬਹੁਤ ਸਾਰੇ ਖੋਜ ਨਾਵਾਂ ਕਰਕੇ ਅਨੁਸਾਰ ਜਦੋ ਭਗਵਾਨ ਰਾਮ ਜੀ ਜਲਾਵਤਨ ਕਿੱਤਾ ਗਯਾ ਸੀ ਤੇ ਉੰਨਾ ਨੇ ਅਯੁੱਧਿਆ ਤੋਂ ਆਪਣੀ ਯਾਤਰਾ ਸ਼ੁਰੂ ਕਿੱਤੀ ਤੇ ਸ਼੍ਰੀ ਲੰਕਾ ਤੇ ਸਮਾਪਤ ਕਿੱਤੀ ਸੀ ਤੇ ਕਹਿੰਦੇ ਇਸ ਦੌਰਾਨ ਊਨਾ ਨਾਲ ਘਟਨਾਵਾਂ ਵਾਪਰਿਆ ਸੀ ਉੰਨਾ ਵਿਚ ਦੋ ਸਥਾਵਾਂ ਦਿ ਪਹਿਚਾਣ ਕਿੱਤੀ ਗਈ ਹੈ । ਜੋ ਅੱਜ-ਕਲ ਅਸੀਂ ਤੁਹਾਨੂੰ ਸਤ ਜਿਹੇ ਸਥਾਨ ਬਾਰੇ ਦੱਸਾਂਗੇ ਜਿਥੇ ਭਗਵਾਨ ਸਤ~ ਚੋਦਾ ਸਾਲਾਂ ਦੇ ਵਣਵਾਸ ਦੌਰਾਨ ਗਏ ਸਨ ਤੇ ਆਓ ਜਾਣਦੇ ਹਨ ਉੰਨਾ ਵਾਰੇ ਇਕ ਹੈਗਾ ਅਯੋਧਿਆ ।

ਤੇ ਅਯੋਧਿਆ ਵਿਚ ਹੈ ਜੋ ਉੱਤਰਪ੍ਰਦੇਸ਼ ਹੈਗਾ ।

ਉਹ ਕਿਵੇਂ start ਕੀਤੀ ਸੀ? ਉਸ ਬਾਰੇ ਤੁਸੀ ਮੈਨੂੰ ਥੋੜਾ ਜੇਹਾ ਦੱਸ ਦੇਯੋ । ਦੇਖੋ ਤੁਸੀ ਰਾਮਾਯਣ ਬਾਰੇ ਮਤਲਬ ਚੰਗੀ ਤਰਹ ਹੀ ਹੋਉਗੇ ਇੱਕ ਵਾਰੀ ਅਯੋਧਿਆ ਜ਼ਰੂਰ ਜਾਇਓ ਜਦੋ ਅਯੋਧਿਆ ਹੈ ਨਾ ਉਤੱਤਰਾਪ੍ਰਦੇਸ਼ ਵਿਚ ਸਥਾਨ ਹੈਗਾ । ਤੇ ਏਥੇ ਭਗਵਾਨ ਰਾਮ ਜੀ ਦਾ ਜਨਮ ਵੱਜੋਂ ਮਤਲਬ ਜਾਣਿਆ ਜਾਂਦਾ ਹੈ । ਐਥੇ ਬਹੁਤ ਸਾਰੇ ਮੰਦਿਰ ਅਤੇਹੋਰ ਵੀ ਧਾਰਮਿਕ ਸਥਾਨ ਹੈਗੇ ਹਾ । ਐਨਾ ਵਿਚ ਰਾਮਾਯਣ ਨਾਲ ਜੋੜ ਦੇ ਹੈ ਏ ਤੇ ਕਣਕ ਭਾਵਾਂ ਮੰਦਿਰ, ਹਨੂੰਮਾਨ ਮੰਦਿਰ ਤੇ ਇਕ ਸੂਰਿਆ ਨਦੀ, ਘਾਟ ਮੰਦਿਰ ਐਥੇ ਸਾਰੇ ਮਤਲਬ ਵੇਖਣ ਵਾਲੇ ਹੈਗੇ ਹੈ ਜਿਥੇ ਲੋਕ ਦੂਰ-ਦੂਰ ਤੋਂ ਆਂਦੇ ਹਾਂ । ਅੱਛਾ ਜੀ ਤੇ ਮੈਂ ਸੁਣਿਆ ਸੀ ਕਿ ਆਹ ਕੋਈ ਚਿਤ੍ਰਕੂਟ ਦੇ ਵਿਚ ਵੀ ਜੇੜੇ ਸ਼੍ਰੀ ਰਾਮ ਜੀ ਤੇ ਉਹ ਮਾਤਾ ਸੀਤਾ ਤੇ ਲਕਸ਼ਮਣ ਜੀ ਦੇ ਨਾਲ ਉਥੇ ਕੁ~ਕੁਛ ਕਹਿੰਦੇ ਸੀ ਗਯਾਰਾ ਸਾਲ ਤਕ ਠਹਿਰੇ ਸੀ । ਹਾਂਜੀ-ਹਾਂਜੀ। ਤੇ ਉਥੇ ਮੈਂ ਸੁਣਿਆ ਸੀ ਗਯਾਰਾ ਸਾਲ ਤਕ ਠਹਿਰੇ ਸੀ ਤੇ ਜੇਦਾ ਕਿ ਹੁਣ ।

ਇਹਦੇ ਬਾਰੇ ਦੱਸੇਓ ਤੁਸੀ ।

ਐਥੇ ਇਕ~ਇਕ~ਤੇ ਕਹਿੰਦੇ ਇਥੇ ਇਕ ਹੋਰ ਸ਼੍ਰੀ ਰਾਮ ਅਤੇ ਸੀਤਾ ਦਾ ਆਰਤੀ ਕਿੱਤੀ ਜਾਂਦੀ ਹੈ । ਸੰਤਾ ਵਿਚ ਇੱਕ ਹੈ ਤੇ ਉਸਦੀ ਪਤਨੀ ।

ਤੇ ਕਹਿੰਦੇ ਉੰਨਾ ਦਿ ਜੇੜੀ ਪਤਨੀ ਸੀ ਅਨੁਸੁਵਾ ਦੇਵੀ ਮਿਲੇ ਸੀਗੇ ਤੇ ਵਰਤਮਾਨ ਦਾ ਚਿਤ੍ਰਕੂਟ ਸਬਤੋ ਆਹ ਕਹਿੰਦੇ ਸਬ ਕੁਛ ਰਾਮ ਨਾਮ ਸੰਬੰਧਿਤ ਹੋਗਿਆ ਹੈ ਤੇ ਐਥੇ ਰਾਮ ਘਾਟ, ਹਨੂੰਮਾਨ ਧਰਾ, ਦਾਦਰ ਗਿਰੀ, ਜਾਨਕੀ ਕੁੰਡ ਕਹਿੰਦੇ ਸ਼ੀਲਾ, ਗੁਪਤ ਗੋਦਾਵਰੀ, ਸੀਤਾ ਕਿ ਰਸੋਈ, ਦੇਵੀ ਅਨੁਸੁਵਾ ਅੰਦਿਰ ਐਥੇ ਦੇਖਣ ਨੂੰ ਮਿਲਦੇ ਹਾ । ਅੱਛਾ ਜੀ ਤੇ ਮੈਂ ਆਹ ਇੱਕ ਗੱਲ ਹੋਰ ਸੁਣੀ ਸੀ ।

ਪੰਚਵਟੀ ਦੇ ਵਿਚ ਵੀ ਰੁਕੇ ਸੀ ਜੇੜੇ ਕਿ ਹੁਣ ਨਾਸਿਕ ਦੇ ਵਿਚ ਹੈ ਤੇ ਉਥੋਂ ਦਿ ਜੇੜੀ ਕਥਾ ਹੈ ਉਹ ਮਿਲਾਬ ਕਿ ਪ੍ਰਚਲਿਤ ਹੈ ਓਹਦੀ ਕਿ ਮਾਨ੍ਯਤਾ ਹੈ ਓਹਦੇ ਬਾਰੇ ਤੁਸੀਂ ਮੈਨੂੰ ਕੁਛ ਦੱਸ ਸਕਦੇ ਹੋ? ਹਾਂਜੀ-ਹਾਂਜੀ ਕਹਿੰਦੇ ਜੇਦਾ ਨਾਸਿਕ ਦਾ ਜ਼ਿਕਰ ਰਾਮਾਯਣ ਵਿਚ ਪੰਚਵਟੀ ਵੱਜੋਂ ਕੀਤਾ ਗਯਾ ਹੈਗਾ । ਕਹਿੰਦੇ ਨਾਸਿਕ ਦਾ ਨਾਮ ਇਸ ਲਈ ਵੀ ਇਥੇ ਲਕਸ਼ਮਣ ਜੀ ਨੇ ਸੁਪ੍ਰਨਾਖਾ ਦਾ ਨੱਕ ਵਡਿਆ ਸੀਗਾ । ਕਹਿੰਦੇ ਇਹ ਹਿੰਦੂ ਧਰਮ ਦੇ ਭੈਰਵ ਬਾਬਾ ਲਈ ਭਾਰਤ ਦੇ ਸਬਤੋ ਵਾਦ ਸਤਿਕਾਰ ਧਾਰਮਿਕ ਸਥਾਨ ਵਿੱਚੋ ਇੱਕ ਹੈ । ਕਹਿੰਦੇ ਐਥੋਂ ਦਾ ਕਾਲਾ ਰਾਮ ਮੰਦਿਰ ਪੰਚਵਟੀ ਦੇ ਸਬਤੋ ਮਸ਼ਹੂਰ ਮੰਦਿਰਾਂ ਵਿੱਚੋ ਇੱਕ ਵੱਜੋਂ ਜਾਣਿਆ ਜਾਂਦਾ ਹੈ । ਤੇ ਕਹਿੰਦੇ ਹੋਰ ਥਾਵਾਂ ਨਾਲ ਤੁਸੀ ਜਿੰਦਾ ਸੀਤਾ ਗੁਫਾ ਅਤੇ ਕਪਲੇਸ਼ਵਾਰ ਮੰਦਿਰ ਵੀ ਜਾ ਸਕਦੇ ਹੋ ਕਹਿੰਦੇ ਐਥੇ ਬਾਰੇ ਸਾਲ ਬਾਅਦ ਹੀ ਕੁੰਭ ਮੇਲਾ ਲੱਗਦਾ ਹੈ ਤੇ ਸ਼ਰਧਾਲੂ ਆਂਦੇ ਹਾ ਸਾਨੂ ਪਤਾ ਹੈ ਜੇਦਾ ਕੁੰਭ ਮੇਲਾ ਹੈਗਾ ਹਰ ਸਾਲ ਬਾਰ ਸਾਲ ਬਾਅਦ ਲੱਗਦਾ ਹੈ ਤੇ ਕਹਿੰਦੇ ਐਥੇ ਹੀ ਲੱਗਦਾ ਹੈ ।

ਕੁੰਭ ਮੇਲਾ ਹਾਂਜੀ ਐਥੇ ਹੀ ਲੱਗਦਾ ਹੈ ਆ ਤੇ ਇੱਕ ਮੈਂ ਸੁਣਿਆ ਸੀ ਕੇ ਇੱਕ ਲਿਪਾਕਸ਼ੀ ਵੀ ਕੋਈ ਹੈ ਉਥੇ ਲਿਪਾਕਸ਼ੀ ਨਾਮ ਦਿ ਕੋਈ ਜਗਾਹ ਹੈ ਜੇੜੀ ਕਿ ਹੁਣ ਆਂਧਰਾਪ੍ਰਦੇਸ਼ ਦੇ ਵਿਚ ਸਥਿਤ ਹੈਗੀ ਹੈ ਤੇ ਉਥੋਂ ਦਿ ਜੇੜੀ ਕਥਾ ਹੈ ਜਾ ਉਥੋਂ ਦਿ ਕਹਿ ਸਕਦੇ ਹੈ ਕਿ ਇਤਿਹਾਸ ਜੇੜਾ ਆ ਉਹ ਕਿ ਇਤਿਹਾਸ ਉਥੋਂ ਦਾ ਆ ਉਸ ਬਾਰੇ ਤੁਸੀ ਮੈਨੂੰ ਥੋੜਾ ਜੇਹਾ please ਦੱਸ ਦੇਯੋ ਉਸ ਗੱਲ ਤੇ ਵੀ ਥੋੜਾ ਜੇਹਾ ਚੰਨੜਾ ਪਾਯੋ । ਹਾਂਜੀ ਕਹਿੰਦੇ ਜੋ ਲਿਪਕਸ਼ੀ ਹੈਗਾ ਨਾ ਆਂਧਰਾਪ੍ਰਦੇਸ਼ ਚ ਇਕ ਮਸ਼ਹੂਰ ਸਥਾਨ ਵਿਚ ਹੈਗਾ ਇੱਕ ਤੇ ਕਹਿੰਦੇ ਰਾਮਾਯਣ ਵਿਚ ਐਥੇ ਕਹਿੰਦੇ ਜਦੋ ਜਟਾਯੁ ਸੀਗੇ ਸੀਤਾ ਨੂੰ ਬਚਾਉਣ ਦਿ ਕੋ~ ਹਾਂਜੀ-ਹੰਜੀ ਜਟਾਯੁ ਨੇ ਕਿ ਸੀਤਾ ਨੂੰ ਬਚਾਉਣ ਦਿ ਕੋਸ਼ਿਸ਼ ਕਿੱਤੀ ਸੀ? ਹੈਲੋ ਹੈਲੋ ਕੁੰਨੂ ਜੀ ਤੁਹਾਨੂੰ ਮੇਰੀ ਆਵਾਜ਼ ਆਰੀ ਹੈ? ਤੇ ਤੁਸੀ ਇਹ please

ਕਰੋ I think network issue ਹੈ । hello ਆ ਰਹਿ ਹੈ ਪਰ ਮੈਨੂੰ ਤੁਸੀ ਘਾਟ ਸੁਨ ਦਿ ਪਈ । ਮੇਰੀ ਤੁਹਾਨੂੰ ਆ ਰਹੀ ਹੈ । proper ਆ ਰਹੀ ਹੈ । ਤੇ ਤੁਸੀ ਕਿ ਦੱਸਦੇ ਸੀ ਲਿਪਾਕਸ਼ੀ ਦੇ ਬਾਰੇ? ਹਾਂਜੀ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਐਥੇ ਨਾ ਲਕਸ਼ਮਣ ਜੀ ਨੇ ਮਤਲਬ ਸੁਪ੍ਰਨਖਾ ਦਾ ਨੱਕ ਕਟਿਆ ਸੀਗਾ ।

ਨਹੀਂ-ਨਹੀਂ ਐਥੇ ਲਕਸ਼ਮਣ ਜੀ ਨਹੀਂ ਉਥੇ ਤੋਂ ਉਥੇ ਕੱਟਿਆ ਸੀ ਚਿਤ੍ਰਕੂਟ ਚ ਕਹਿੰਦੇ ਉਥੇ ਮਤਲਬ ਜਟਾਯੁ ਸੀ ਨਾ ਉੰਨਾ ਨੇ ਸੀਤਾ ਨੂੰ ਬਚਾਉਣ ਦਿ ਕੋਸ਼ਿਸ਼ ਕਿੱਤੀ ਸੀ ਤੇ ਕਹਿੰਦੇ ਰਾਵਾਂ ਨਾਲ ਲੜਦੇ ਹੋਏ ਉਥੇ ਹੀ ਮਤਲਬ ਸ਼ਹੀਦ ਮਤਲਬ ਮਾਰ ਗਯਾ ਸੀ ਉਹ ।

ਕਹਿੰਦੇ ਉਸ ਇਨਸਾਨ ਨੂੰ ਜਿਥੋਂ ਸਬਤੋ ਜਿਥੇ ਤੁਸੀ ਆਓ ਤੇ ਇੱਕ ਵਾਰ ਪੀਰ ਪਦਰ ਮੰਦਿਰ ਜ਼ਰੂਰ ਆਓ । ਤੇ ਮੈਂ ਐ ਵੀ ਸੁਣਿਆ ਹੈ ਕਿ ਐਥੇ ਕਹਿੰਦੇ ਕਿ ਨੰਦੀ ਦਿ ਸਬਤੋ ਵੱਡੀ ਮੂਰਤੀ ਹੈ ਐਥੇ ਇਸ ਜਗਾਹ ਤੇ ਹੈਨਾ? ਤੁਸੀ ਮੈਨੂੰ ਥੋੜਾ ਜੇਹਾ ਤਲਾਈ ਮੀਨਾਰ ਜੇੜਾ ਮਨ~ ਹੈਗਾ ਇਥੇ ਆਹ ਜੇੜਾ ਕਿ ਸ਼੍ਰੀ ਲੰਕਾ ਦੇ ਵਿਚ ਹੈ ਮੈਂ ਸੁਣਿਆ ਸੀ ਕਿ ਇਥੇ ਰਾਮ ਜੀ ਨੇ ਰਾਵਣ ਨੂੰ ਮਾਰਿਆ ਸੀ ਤੇ ਤੁਸੀ ਮੈਨੂੰ ਉਸ ਬਾਰੇ ਵੀ ਥੋੜਾ ਜੇਹਾ ਦੱਸ ਦੇਯੋ ।

ਤੇ ਕਹਿੰਦਾ ਇਸ ਤੋਂ ਬਾਅਦ ਰਾਵਣ ਕੈਂ~ ਮਤਲਬ ਕਹਿਣ ਤੇ ਰਾਵਣ ਨੇ ਭਰਾ ਵਿਭੀਸ਼ਨ ਵੀ ਨੂੰ ਲੰਕਾ ਦਾ ਰਾਜਾ ਐਲਾਨ ਕੀਆ ਸੀਗਾ । ਥੋੜੀ ਦੇਰ ਬਾਅਦ ਸੀਤਾ ਤੇ ਰਾਮ, ਲਕਸ਼ਮਣ ਆਪਣੇ ਪਰਿਵਾਰ ਨਾਲ ਦੋਬਾਰਾ ਅਯੋਧਿਆ ਪਰਬਤ ਰਵਾਨਾ ਹੋਗਏ ਸੀ । ਅੱਛਾ ਜੀ ਅੱਛਾ ਠੀਕ ਹੈ।

hello ਆਵਾਜ਼ ਤੁਹਾਨੂੰ ਆ ਰਹੀ clear ਹੈ ।

ਸਾਡੇ ਇਥੇ train ਲੰਗਦੀ ਰਹਿੰਦੀ ਹੈ ਵਿਚ ਆਵਾਜ਼ ਕਟ ਜਾਂਦੀ। ਕੋਈ issue ਨਹੀਂ ਹੈ ਚਲੋ network ਹਰ ਕੀਤੇ ਚਲੇ ਹੀ ਜਾਂਦਾ ਹੈ । ਮੈਨੂੰ ਰਾਮੇਸ਼ਵਰ ਮੰਦਿਰ ਬਾਰੇ ਦੱਸ ਰਹੇ ਸੀ ਕੁਛ ਸ਼ਾਇਦ ਉਸ ਬਾਰੇ ਦੱਸ ਜੋ please

ਕਹਿੰਦੀ ਜੇੜੀ ਸਾਰੇ ਥਾਵਾਂ ਵਿਚ ਸਬਤੋ ਮਸ਼ਹੂਰ ਹੈਗਾ ਰਾਮੇਸ਼ਵਰ ਮੰਦਿਰ ਕਹਿੰਦੇ ਜਿਥੇ ਭਾਰਤ ਤੇ ਸ਼੍ਰੀ ਲੰਕਾ ਵਿਚ ਕਾ ਇੱਕ ਪੁੱਲ ਹੈਗੀ ਹੈ ਜੇੜੀ~ ਜੇੜੀ ਰਾਮ ਜੀ ਦਿ ਸੇਨਾ ਦੁਵਾਰਾ ਬਨਾਯਾ ਗਯਾ ਸੀ ।

ਚਲੋ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ

ਠੀਕ ਹੈ ਜੀ ਠੀਕ ਹੈ । ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਤੇਜ ਸਿੰਘ ਹੈ ਜੀ ਤੇ ਮੈਂ ਪਿੰਡ ਕੁੰਬੜੇ ਦਾ ਰਹਿਣ ਵਾਲਾ ਹਾਂ ਅਹ ਤੁਹਾਨੂੰ ਮੈਂ ਦੱਸਣ ਜਾ ਰਿਹਾਂ ਕਿ ਆਖਦੇ ਹਨ ਕਿ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਕੋਈ ਨਾ ਕੋਈ ਦੇਵੀ ਜੋਤ ਜਗਦੀ ਹੈ। ਜੋ ਸੜ, ਸੜ ਭੁਜ ਰਹੀ ਲੁਕਾਈ ਦਾ ਭਾਰ ਉਤਾਰਾ ਕਰਦੀ ਹੈ ਠੀਕ ਇਸੇ ਤਰ੍ਹਾਂ ਦਾ ਹੀ ਸਮਾਂ ਸੀ ਜਦ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ। ਉਸ ਸਮੇਂ ਮਲਕ ਭਾਗ ਤੇ, ਦੁਨੀ ਦੁਨੀ ਚੰਦ ਵਰਗੇ ਪੰਜੀਪਤੀ ਲੋਕ ਜੋਕਾਂ ਵਾਂਗ ਗਰੀਬਾਂ ਦਾ ਖੂਨ ਚੂਸ ਚੂਸ ਕੇ ਆਪਣਾ ਢਿੱਡ ਵਧਾ ਰਹੇ ਹਨ, ਸਨ, ਰਾਜੇ ਸ਼ੀਂਹ ਤੇ ਮੁਕੱਦਮ ਕਤ ਬਣ ਚੁੱਕੇ ਸਨ ਉਹ ਕਸਾਈ ਬਣ ਕੇ ਕਲ ਕਾਤੀ ਦੁਆਰਾ ਜਨਤਾ ਦੇ ਗੱਲ ਕਟ ਰਹੇ ਸਨ, ਗੁਰੂ ਨਾਨਕ ਦੇਵ ਜੀ ਦਾ ਜਨਮ ਚੋਦਾਂ ਸੌ ਚੌਦਾਂ ਸੌ ਉਣੱਤਰ ਈਸਵੀ ਨੂੰ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 ਆਪਣੀ ਬਾਣੀ ਵਿੱਚ ਇਸ ਤਰਾਂ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰ~ ਧੁੰਦ ਜਗ ਚਾਨਣ ਹੋਇਆ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਧੀਰ ਧਰੋਆ। ਬਚਪਨ ਤੋਂ ਹੀ ਆਪ ਵਿਚਾਰਸ਼ੀਲ ਸੁਭਾਅ ਦੇ ਮਾਲਿਕ ਸਨ ਆਪ ਜੀ ਨੂੰ ਪੰਜ ਸਾਲ ਦੀ ਉਮਰ ਉਮਰ ਵਿੱਚ ਪੜ੍ਹਨੇ ਪਾਇਆ ਗਿਆ ਪਰ ਆਪ ਨੇ ਪੰਡਤ, ਪਾਧੇ ਤੇ ਮੌਲਵੀ ਸਭ ਨੂੰ ਹੈਰਾਨ ਕਰ ਦੇਣ ਵਾਲੇ ਪ੍ਰਸ਼ਨ-ਉੱਤਰ ਕੀਤੇ, ਜਿਸ ਤੇ ਆਪ ਨੇ school ਜਾਣਾ ਛੱਡ ਦਿੱਤਾ। ਆਪ ਦੇ ਪਿਤਾ ਦਾ ਮਹਿਤਾ ਕਾਲੂ ਆਪ ਦੀਆਂ ਰੱਬੀ ਰੰਗਾਂ ਤੋਂ ਜਾਣੂ ਨ~ ਨਹੀਂ ਸਨ ਉਹ ਆਮ ਮਾਪਿਆਂ ਵਾਂਗ ਆਪਣੇ ਪੁੱਤਰ ਨੂੰ ਵੀ ਜੀਵਨ ਵਿੱਚ ਸਫਲ ਤੇ ਕਮਾਊ ਬਣਾਉਂਦਾ ਚਾਹੁੰਦੇ ਸਨ, ਇੱਕ ਵਾਰ ਉਹਨਾਂ ਨੂੰ ਵੀਹ ਵੀਹ ਰੁਪਏ ਦੇ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਗਿਆ ਸ਼ਾਇਦ ਵਪਾਰ ਵਿੱਚ ਆਪ ਦਾ ਦਿਲ ਲੱਗ ਜਾਵੇ। ਆਪ, ਪਿੰਡੋ ਬਾਹਰ ਬੈਠੇ ਭੁੱਖੇ ਸਾਧੂਆਂ ਨੂੰ ਉਹਨਾਂ ਰੁਪਇਆਂ ਦਾ ਰਾਸ਼ਨ ਪਾਣੀ ਲੈ ਕੇ ਭੋਜਨ ਖੁਆ ਆਏ, ਪਿਤਾ ਜੀ ਆਉਂਦਿਆਂ ਨੂੰ ਨਾਰਾਜ਼ ਹੋਏ, ਪਰ ਗੁਰੂ ਨਾਨਕ ਦੇਵ ਜੀ ਉੱਤੇ ਕੋਈ ਅਸਰ ਨਾ ਹੋਇਆ, ਆਪ ਨੂੰ ਦੁਨਿਆਵੀ ਕੰਮਾਂ ਵਿੱਚ ਪਾਉਣ ਲਈ ਪਿਤਾ ਕਾਲੂ ਜੀ ਨੇ ਆਪ ਦਾ ਵਿਆਹ ਕਰ ਦਿੱਤਾ, ਆਪ ਨੇ ਘਰ ਦੇ ਪੁੱਤਰਾਂ ਦੇ ਜਨਮ ਲਿਆ ਪਰ ਆਪ ਲਈ ਸ਼ਾਦੀ ਵੀ ਹਾਲ ਨਾ ਬਣ ਸਕੀ ਮਹਿਤਾ ਕਾਲੂ ਜੀ ਨੇ ਅੰਤ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਬੀਬੀ ਨਾਨਕੀ ਪਾਸ ਸੁਲਤਾਨਪੁਰ ਲੋਧੀ ਭੇਜ ਦਿੱਤਾ, ਬੀਬੀ ਨਾਨਕੀ ਆਪਣੇ ਭਰਾ ਦੀਆਂ ਰੱਬੀ ਰੰਗਾਂ ਤੋਂ ਜਾਣੂ ਸੀ, ਆਪ ਨੇ ਸੁਲਤਾਨਪੁਰ ਵਿੱਚ ਨਵਾਬ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ, ਪਰ ਆਪਣੀ ਕਮਾਈ ਦਾ ਬਹੁਤਾ ਹਿੱਸਾ ਸਾਧੂਆਂ-ਸੰਤਾਂ, ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦਿੱਤੇ ਸਨ, ਸੁਲਤਾਨਪੁਰ ਲੋਧੀ ਵਿੱਚ ਹੀ ਇੱਕ ਦਿਨ ਆਪ ਬੇਈਂ ਨਦੀ ਵਿੱਚ ਇਸ਼ਨਾਨ ਇਸ਼ਨਾਨ ਕਰਨ ਗਏ ਇਸ਼ਨਾਨ ਕਰਨ ਗਏ ਤਾਂ ਆਪ ਨੂੰ ਰੱਬੀ ਦਰਸ਼ਨ ਹੋਏ ਆਪ ਨੇ ਨੌਕਰੀ ਛੱਡ ਦਿੱਤੀ ਤੇ ਲੋਕ ਕਲਿਆਣ ਲਈ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ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 ਆਪ ਦੀ ਸਿੱਖਿਆ ਬੜੀ ਸਰਲ ਤੇ ਸਿੱਧੀ ਸਾਦੀ ਸੀ ਆਪ ਨੇ ਨਾਮ ਜੱਪਣ ਤੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਰਨ ਦੀ ਸਿੱਖਿਆ ਦਿੱਤੀ, ਉਨਾਂ ਨੇ ਦਸਾਂ ਨਹੁੰਆਂ ਦੀ ਕਿਰਤ ਉਤੇ ਜ਼ੋਰ ਦਿੱਤਾ, ਆਪ ਨੇ ਜਿਥੇ ਸਿੱਖ ਧਰਮ ਦੀ ਨੀਂਹ ਰੱਖੀ, ਉਥੇ ਸਮਾਜ ਸੁਧਾਰ ਦਾ ਵੀ ਬਹੁਤ ਕੰਮ ਕੀਤਾ ਉਹਨਾਂ ਪਹਿਲੀ ਵਾਰ ਇਸ ਦੇ ਹੱਕ ਵਿੱਚ ਆਵਾਜ਼ ਉਠਾਈ, ਆਪ ਨੇ ਆਖਿਆ, ਸੋ ਕਿਉਂ ਮੰਦਾ ਆਖੀਐ ਜਿਤ ਜਿਤ ਜੰਮੇ ਰਾ~ ਰਾਜਾਨ।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 ਗੁਰਿਆਈ ਦੀ ਗੱਦੀ ਭਾਈ ਲਹਿ~ ਲਹਿਣਾ ਜੀ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਉਂ ਦਿੱਤਾ ਆਪ ਨੇ ਜੀਵਨ ਵਿੱਚੋਂ ਬਹੁਤ ਸਾਰੀਆਂ ਉਗਰਾਹੀਆਂ ਇਸ ਤਰਾਂ ਦੀਆਂ ਮਿਲਦੀਆਂ ਹਨ ਜੋ, ਜੋ ਇਹ ਦੱਸਦੀਆਂ ਹਨ ਕਿ ਆਪ ਮਨੁੱਖਤਾ ਦੇ ਪਿਆਰੇ, ਗੁਰਬਾਂ ਦੇ ਹਮਦਰਦ, ਕਿਰਤੀਆਂ ਦੇ ਦੋਸਤ ਅਤੇ ਬਹੁਤ ਹੀ ਖਲ ਇਨਸਾਨ ਅਹ ਸਨ।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

ਹੁਣ ਮੈਂ ਆਪ ਜੀ ਨੂੰ ਦੱਸਣ ਲੱਗਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਭਾਰਤ ਰਿਸ਼ੀਆਂ ਮੁਨੀਆਂ, ਗੁਰੂਆਂ ਸੰਤਾਂ ਭਗਤਾਂ ਦੀ ਧਰਤੀ ਹੈ ਇਹਨਾਂ ਮਹਾਂਪੁਰਸ਼ਾਂ ਦਾ ਜੀਵਨ ਤੇ ਤੇ ਸਿੱਖਿਆ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

ਸਤਿਕਾਰ ਕਰਦੇ ਹਨ ਜਨਮ ਅਤੇ ਮਾਤਾ ਪਿਤਾ, ਗੁਰੂ ਜੀ ਦਾ ਜਨਮ ਚੌਦਾਂ ਸੌ ਉਣੱਤਰ ਈਸਵੀ ਵਿੱਚ ਰਾਇ ਦੀ ਤਲਵੰਡੀ ਵਿੱਚ ਜਿਸਨੂੰ ਨਨਕਾਣਾ ਸਾਹਿਬ ਹੁਣ ਪਾਕਿਸਤਾਨ ਵਿੱਚ ਕਿਹਾ ਜਾਂਦਾ ਹੈ, ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਹੋਇਆ, ਉਹਨਾਂ ਨੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਪਟਵਾਰੀ ਸਨ ਗੁਰੂ ਜੀ ਦੇ ਜਨਮ ਨਾਲ ਸੰਬੰਧਿਤ ਸਾਖੀਆਂ ਉਹਨਾਂ ਦੇ ਜਨਮ ਬਾਰੇ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਹਨ, ਇਹਨਾਂ ਇਹਨਾਂ ਵਿੱਚ ਗੁਰੂ ਜੀ ਦਾ ਆਪਣੀ ਭੈਣ ਨਾਨਕੀ ਲਈ ਪਿਆਰ, ਮਾਤਾ ਤ੍ਰਿਪਤਾ ਜੀ ਦੀ ਮ~ ਮਮਤਾ,